ਕਿਸੇ ਨੇ ਕਰਕੇ ਦਿਖਾਇਆ ਹੈ ਤਾਂ ਕੀ ਅਸੀਂ ਵੀ ਕਰ ਸਕਦੇ ਹਾਂ ਕੀ ਉਸ ਪ੍ਰਯੋਗ ਨੂੰ ਦੁਹਰਾ ਕੇ ਇੱਕ ਵੱਡੀ ਤਬਦੀਲੀ ਲਿਆ ਸਕਦੇ ਹਾਂ ਕੀ ਉਸ ਨੂੰ ਸਮਾਜ ਦੀ ਇੱਕ ਸਹਿਜ ਆਦਤ ਦੇ ਰੂਪ ਵਿੱਚ ਵਿਕਸਿਤ ਕਰਕੇ ਉਸ ਤਬਦੀਲੀ ਨੂੰ ਸਥਾਈ ਬਣਾ ਸਕਦੇ ਹਾਂ ਏਦਾਂ ਦੇ ਹੀ ਕੁਝ ਸਵਾਲਾਂ ਦੇ ਜਵਾਬ ਲੱਭਦਿਆਂਲੱਭਦਿਆਂ ਹਰ ਮਹੀਨੇ ਮਨ ਕੀ ਬਾਤ ਵਿੱਚ ਕੁਝ ਅਪੀਲ ਕੁਝ ਗੁਜਾਰਿਸ਼ ਕੁਝ ਕਰ ਵਿਖਾਉਣ ਦੇ ਸੰਕਲਪਾਂ ਦਾ ਸਿਲਸਿਲਾ ਚਲ ਪੈਂਦਾ ਹੈ ਪਿਛਲੇ ਕਈਆਂ ਸਾਲਾਂ ਚ ਅਸੀਂ ਨਿੱਕੇਨਿੱਕੇ ਸੰਕਲਪ ਲਏ ਹੋਣਗੇ ਜਿਵੇਂ ਨੋ ਟੋ ਸਿੰਗਲ ਯੂਐਸਈ ਪਲਾਸਟਿਕ ਖਾਦੀ ਅਤੇ ਲੋਕਲ ਖਰੀਦਣ ਦੀ ਗੱਲ ਹੋਵੇ ਸਵੱਛਤਾ ਦੀ ਗੱਲ ਹੋਵੇ ਧੀਆਂ ਬੇਟੀਆਂ ਦੇ ਆਦਰ ਅਤੇ ਮਾਣ ਦੀ ਚਰਚਾ ਹੋਵੇ ਲੈੱਸ ਕੈਸ਼ ਈਕੋਨੋਮੀ ਦਾ ਇਹ ਨਵਾਂ ਪਹਿਲੂ ਇਸ ਤੇ ਜ਼ੋਰ ਦੇਣਾ ਹੋਵੇ ਅਜਿਹੇ ਬਹੁਤ ਸਾਰੇ ਸੰਕਲਪਾਂ ਦਾ ਜਨਮ ਸਾਡੀਆਂ ਇਨ੍ਹਾਂ ਹਲਕੀਆਂਫੁਲਕੀਆਂ ਮਨ ਦੀਆਂ ਗੱਲਾਂ ਚ ਹੋਇਆ ਹੈ ਅਤੇ ਇਨ੍ਹਾਂ ਨੂੰ ਤਾਕਤ ਵੀ ਤੁਸੀਂ ਲੋਕਾਂ ਨੇ ਹੀ ਦਿੱਤੀ ਹੈ

ਸ਼ੈਲੇਸ਼ ਜੀ ਤੁਹਾਡੇ ਇਸ ਮਨ ਕੀ ਬਾਤ ਦੇ ਚਾਰਟਰ ਨੂੰ ਵੇਖ ਕੇ ਇਹ ਅਹਿਸਾਸ ਹੋਇਆ ਕਿ ਇਹ ਲਿਸਟ ਸੱਚੀ ਬਹੁਤ ਲੰਬੀ ਹੈ ਆਓ ਇਸ ਸਫਰ ਨੂੰ ਕੰਟੀਨਿਊ ਕਰੀਏ ਇਸ ਮਨ ਕੀ ਬਾਤ ਚਾਰਟਰ ਵਿੱਚੋਂ ਆਪਣੀ ਦਿਲਚਸਪੀ ਦੇ ਕਿਸੇ ਵੀ ਕੌਜ਼ ਨਾਲ ਜੁੜੀਏ ਹੈਸ਼ਟੈਗ ਸੇ ਕਰਕੇ ਸਾਰਿਆਂ ਨਾਲ ਮਾਣ ਨਾਲ ਆਪਣੇ ਕੰਟਰੀਬਿਊਸ਼ਨ ਨੂੰ ਸ਼ੇਅਰ ਕਰੀਏ ਦੋਸਤਾਂ ਨੂੰ ਪਰਿਵਾਰ ਨੂੰ ਅਤੇ ਸਾਰਿਆਂ ਨੂੰ ਮੋਟੀਵੇਟ ਕਰੀਏ ਜਦੋਂ ਹਰ ਭਾਰਤਵਾਸੀ ਇੱਕ ਕਦਮ ਤੁਰਦਾ ਹੈ ਤਾਂ ਸਾਡਾ ਭਾਰਤ 130 ਕਰੋੜ ਕਦਮ ਅੱਗੇ ਵਧਾਉਂਦਾ ਹੈ ਇਸੇ ਲਈ ਚਰੈਵੇਤਿਚਰੈਵੇਤਿਚਰੈਵੇਤਿ ਚਲਦੇ ਰਹੋ ਚਲਦੇ ਰਹੋ ਚਲਦੇ ਰਹੋ ਦਾ ਮੰਤਰ ਲੈ ਕੇ ਆਪਣੀਆਂ ਕੋਸ਼ਿਸ਼ਾਂ ਕਰਦੇ ਰਹੀਏ

ਭਿਵਾਨੀ ਦੇ ਪ੍ਰਸ਼ਾਂਤ ਸਿੰਘ ਕਨ੍ਹਈਆ ਨੇ ਪੋਲੇ ਵੌਲਟ ਈਵੈਂਟ ਵਿੱਚ ਖੁਦ ਆਪਣਾ ਹੀ ਨੈਸ਼ਨਲ ਰਿਕਾਰਡ ਬ੍ਰੇਕ ਕੀਤਾ ਹੈ 19 ਸਾਲ ਦੇ ਪ੍ਰਸ਼ਾਂਤ ਇੱਕ ਕਿਸਾਨ ਪਰਿਵਾਰ ਤੋਂ ਹਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਸ਼ਾਂਤ ਮਿੱਟੀ ਵਿੱਚ ਪੋਲੇ ਵੌਲਟ ਦੀ ਪ੍ਰੈਕਟਿਸ ਕਰਦੇ ਹਨ ਇਹ ਜਾਣਨ ਤੋਂ ਬਾਅਦ ਖੇਡ ਵਿਭਾਗ ਨੇ ਉਨ੍ਹਾਂ ਦੇ ਕੋਚ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਚ ਅਕੈਡਮੀ ਚਲਾਉਣ ਚ ਮਦਦ ਕੀਤੀ ਅਤੇ ਅੱਜ ਪ੍ਰਸ਼ਾਂਤ ਉੱਥੇ ਸਿਖਲਾਈ ਪ੍ਰਾਪਤ ਕਰ ਰਹੇ ਹਨ

ਸਾਥੀਓ ਅਗਲੇ ਮਹੀਨੇ 22 ਫਰਵਰੀ ਤੋਂ 1 ਮਾਰਚ ਤੱਕ ਓਡੀਸ਼ਾ ਦੇ ਕਟਕ ਅਤੇ ਭੁਵਨੇਸ਼ਵਰ ਚ ਪਹਿਲੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਆਯੋਜਿਤ ਹੋ ਰਹੇ ਹਨ ਇਨ੍ਹਾਂ ਵਿੱਚ ਭਾਗ ਲੈਣ ਲਈ 3 ਹਜ਼ਾਰ ਤੋਂ ਜ਼ਿਆਦਾ ਖਿਡਾਰੀ ਕੁਆਲੀਫਾਈ ਕਰ ਚੁੱਕੇ ਹਨ
ਮੇਰੇ ਪਿਆਰੇ ਦੇਸ਼ਵਾਸੀਓ ਐਕਸਾਮਜ਼ ਦਾ ਸੀਜ਼ਨ ਆ ਚੁੱਕਾ ਹੈ ਤਾਂ ਜ਼ਾਹਿਰ ਹੈ ਕਿ ਸਾਰੇ ਵਿਦਿਆਰਥੀ ਆਪੋਆਪਣੀਆਂ ਤਿਆਰੀਆਂ ਨੂੰ ਆਖ਼ਰੀ ਸ਼ੇਪ ਦੇਣ ਵਿੱਚ ਜੁਟੇ ਹੋਣਗੇ ਦੇਸ਼ ਦੇ ਕਰੋੜਾਂ ਵਿਦਿਆਰਥੀ ਸਾਥੀਆਂ ਨਾਲ ਪਰੀਕਸ਼ਾ ਪੇ ਚਰਚਾ ਦੇ ਅਨੁਭਵ ਤੋਂ ਬਾਅਦ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਦੇਸ਼ ਦਾ ਨੌਜਵਾਨ ਸਵੈਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਹਰ ਚੁਣੌਤੀ ਲਈ ਤਿਆਰ ਹੈ

ਮੇਰੇ ਪਿਆਰੇ ਦੇਸ਼ਵਾਸੀਓ ਅੱਜ ਗਣਤੰਤਰ ਦਿਵਸ ਦੇ ਪਵਿੱਤਰ ਦਿਹਾੜੇ ਉੱਪਰ ਮੈਨੂੰ ਗਗਨਯਾਨ ਬਾਰੇ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਦੇਸ਼ ਉਸ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ 2022 ਚ ਸਾਡੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਵਾਲੇ ਹਨ ਅਤੇ ਉਸ ਮੌਕੇ ਉੱਪਰ ਸਾਨੂੰ ਗਗਨਯਾਨ ਮਿਸ਼ਨ ਦੇ ਨਾਲ ਇੱਕ ਭਾਰਤਵਾਸੀ ਨੂੰ ਪੁਲਾੜ ਵਿੱਚ ਲੈ ਕੇ ਜਾਣ ਦੇ ਆਪਣੇ ਸੰਕਲਪ ਨੂੰ ਸਿੱਧ ਕਰਨਾ ਹੈ ਗਗਨਯਾਨ ਮਿਸ਼ਨ 21ਵੀਂ ਸਦੀ ਵਿੱਚ ਸਾਇੰਸ ਐਂਡ ਟੈਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਇੱਕ ਇਤਿਹਾਸਿਕ ਉਪਲੱਬਧੀ ਹੋਵੇਗਾ ਨਵੇਂ ਭਾਰਤ ਲਈ ਇਹ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ
ਸਾਥੀਓ ਤੁਹਾਨੂੰ ਪਤਾ ਹੀ ਹੋਣਾ ਕਿ ਇਸ ਮਿਸ਼ਨ ਵਿੱਚ ਐਸਟ੍ਰੋਨੌਟ ਭਾਵ ਪੁਲਾੜ ਯਾਤਰੀ ਲਈ 4 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਇਹ ਚਾਰੇ ਨੌਜਵਾਨ ਭਾਰਤੀ ਹਵਾਈ ਸੈਨਾ ਦੇ ਪਾਇਲਟ ਹਨ ਇਹ ਹੋਣਹਾਰ ਨੌਜਵਾਨ ਭਾਰਤ ਦੀ ਕੁਸ਼ਲਤਾ ਪ੍ਰਤਿਭਾ ਸਮਰੱਥਾ ਸਾਹਸ ਅਤੇ ਸੁਪਨਿਆਂ ਦਾ ਪ੍ਰਤੀਕ ਹਨ ਸਾਡੇ ਚਾਰੇ ਮਿੱਤਰ ਅਗਲੇ ਕੁਝ ਹੀ ਦਿਨਾਂ ਵਿੱਚ ਟਰੇਨਿੰਗ ਵਾਸਤੇ ਰੂਸ ਜਾਣ ਵਾਲੇ ਹਨ ਮੈਨੂੰ ਯਕੀਨ ਹੈ ਕਿ ਇਹ ਭਾਰਤ ਅਤੇ ਰੂਸ ਦੇ ਵਿਚਕਾਰ ਮਿੱਤਰਤਾ ਅਤੇ ਸਹਿਯੋਗ ਦਾ ਇੱਕ ਹੋਰ ਸੁਨਹਿਰਾ ਅਧਿਆਏ ਬਣੇਗਾ ਇਨ੍ਹਾਂ ਨੂੰ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਸਿਖਲਾਈ ਦਿੱਤੀ ਜਾਵੇਗੀ ਇਸ ਤੋਂ ਬਾਅਦ ਹੀ ਦੇਸ਼ ਦੀਆਂ ਉਮੀਦਾਂ ਅਤੇ ਸੱਧਰਾਂ ਦੀ ਉਡਾਣ ਨੂੰ ਪੁਲਾੜ ਤੱਕ ਲੈ ਕੇ ਜਾਣ ਦਾ ਦਾਰੋਮਦਾਰ ਇਨ੍ਹਾਂ ਵਿੱਚੋਂ ਹੀ ਕਿਸੇ ਇੱਕ ਉੱਪਰ ਹੋਵੇਗਾ ਅੱਜ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਉੱਪਰ ਇਨ੍ਹਾਂ ਚਾਰਾਂ ਨੌਜਵਾਨਾਂ ਅਤੇ ਇਸ ਮਿਸ਼ਨ ਨਾਲ ਜੁੜੇ ਭਾਰਤ ਅਤੇ ਰੂਸ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਮੈਂ ਵਧਾਈ ਦਿੰਦਾ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਪਿਛਲੀ ਮਾਰਚ ਵਿੱਚ ਇੱਕ ਵੀਡੀਓ ਮੀਡੀਆ ਅਤੇ ਸੋਸ਼ੀਅਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਰਚਾ ਇਹ ਸੀ ਕਿ ਕਿਵੇਂ 107 ਸਾਲ ਦੀ ਇੱਕ ਬਜ਼ੁਰਗ ਮਾਂ ਰਾਸ਼ਟਰਪਤੀ ਭਵਨ ਸਮਾਰੋਹ ਚ ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਜੀ ਨੂੰ ਅਸ਼ੀਰਵਾਦ ਦਿੰਦੀ ਹੈ ਇਹ ਮਹਿਲਾ ਸੀ ਸਾਲੂਮਰਦਾ ਥਿਮੱਕਾ ਜੋ ਕਰਨਾਟਕ ਚ ਵਰਿਕਸ਼ ਮਾਤਾ ਦੇ ਨਾਮ ਨਾਲ ਮਸ਼ਹੂਰ ਹਨ ਅਤੇ ਉਹ ਸਮਾਰੋਹ ਸੀ ਪਦਮ ਪੁਰਸਕਾਰ ਦਾ ਬਹੁਤ ਹੀ ਸਧਾਰਨ ਬੈਕਗਰਾਉਂਡ ਤੋਂ ਆਉਣ ਵਾਲੀ ਥਿਮੱਕਾ ਦੇ ਅਸਧਾਰਨ ਯੋਗਦਾਨ ਨੂੰ ਦੇਸ਼ ਨੇ ਜਾਣਿਆ ਸਮਝਿਆ ਅਤੇ ਸਨਮਾਨ ਦਿੱਤਾ ਸੀ ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਮਿਲ ਰਿਹਾ ਸੀ

ਮੇਰੇ ਪਿਆਰੇ ਦੇਸ਼ਵਾਸੀਓ ਫਿਰ ਇੱਕ ਵਾਰੀ ਗਣਤੰਤਰ ਦਿਵਸ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ ਇਹ ਪੂਰਾ ਦਹਾਕਾ ਤੁਹਾਡੇ ਜੀਵਨ ਵਿੱਚ ਭਾਰਤ ਦੇ ਜੀਵਨ ਵਿੱਚ ਨਵੇਂ ਸੰਕਲਪਾਂ ਵਾਲਾ ਬਣੇ ਨਵੀਂ ਸਿੱਧੀ ਵਾਲਾ ਬਣੇ ਅਤੇ ਦੁਨੀਆ ਭਾਰਤ ਤੋਂ ਜੋ ਉਮੀਦਾਂ ਕਰਦੀ ਹੈ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਸਮਰੱਥਾ ਭਾਰਤ ਪ੍ਰਾਪਤ ਕਰਕੇ ਰਹੇ ਇਸੇ ਇੱਕ ਨਵੇਂ ਵਿਸ਼ਵਾਸ ਦੇ ਨਾਲ ਆਓ ਨਵੇਂ ਦਹਾਕੇ ਦਾ ਅਰੰਭ ਕਰਦੇ ਹਾਂ ਨਵੇਂ ਸੰਕਲਪਾਂ ਨਾਲ ਮਾਂ ਭਾਰਤੀ ਲਈ ਜੁਟ ਜਾਂਦੇ ਹਾਂ ਬਹੁਤਬਹੁਤ ਧੰਨਵਾਦ ਨਮਸਕਾਰ